ਸੱਦਾ ਦੇ ਰਹੇ ਹਨ ਹਵਾ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਹੁੰਦਾ ਹੈ ਸਾਡੇ ਵਾਤਾਵਰਨ ਦਾ ਅਹਿਮ ਇੱਕ ਤੱਤ ਹਨ, ਜਿਹੜੇ ਸਾਰੇ ਜੀਵ-ਜਗਤ ਨੂੰ ਜਿਊਂਦਾ ਰੱਖਣ ਲਈ ਜ਼ਰੂਰੀ, ਜ਼ਰੂਰੀ ਹੈ, ਇਹ ਵੀ ਪ੍ਰਦੂਸ਼ਿਤ ਪ੍ਰਦੂਸ਼ਿਤ ਹੋ ਰਹੀ ਹੈ ਸਾਡੇ ਵਾਤਾਵਰਨ ਵਿੱਚ ਕਾਰਬਨ ਹਾਈਡ੍ਰਾਕਸਾਈਡ ਅਹ ਦੀ ਮਾਤਰਾ ਬਹੁਤ ਵਧ ਗਈ ਹੈ ਕੋਲਾ, ਪਟਰੋਲ ਡੀਜ਼ਲ ਅਤੇ ਹੋਰ ਬਾਲਦਾਂ ਦੀ ਵਧ ਰਹੀ ਵਰਤੋਂ ਇਸ ਦਾ ਮੁੱਖ ਕਾਰਨ ਹੈ।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 ਨਾੜ ਨੂੰ ਲੱਗ ਰਹ ਹੈ ਜਿਸ ਨਾਲ ਪੈਦਾ ਹੋਣੇ ਵਾਲੀਆਂ ਧੂੰਆਂ ਹਵਾ ਨੂੰ ਹੋਰ ਗੰਧਲਾ ਕਰਦੀਆਂ ਹਨ ਇਹਨਾਂ ਤੋਂ ਇਹਨਾਂ ਨਾਲ ਓਜ਼ੋਨ-ਪਰਤ ਦੇ ਵਿੱਚ ਛੇਕ ਅਹ ਹੋ ਰਹੇ ਹਨ ਭੂਮੀ ਅਤੇ ਪਾਣੀ ਪ੍ਰਦੂਸ਼ਣ, ਖੇਤੀਬਾੜੀ ਵਿੱਚ ਕੀਟਨਾਸ਼ਕ ਅਤੇ ਰ~ ਰਸਾਇਣਿਕ ਖਾਦਾਂ ਦੀ ਅਹ ਅਣਹੀਣਤ ਵਰਤੋਂ ਭੂਮੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ, ਇਸ ਨਾਲ ਜਿੱਥੇ ਮਿੱਟੀ ਦੇ ਤੱਤ

ਪਾਇਆ ਜੀਵਿਤ ਜੀਵਿਤ ਪਈਆਂ ਵਿੱਚ ਕਈ ਕਿਸਮ ਦੇ ਰੋਗ ਪੈਦਾ ਹੋ ਰਹੇ ਹਨ ਧੁਨੀ ਪ੍ਰਦੂਸ਼ਣ, ਸ਼ੋਰ-ਪ੍ਰਦੂਸ਼ਣ ਜਾਂ ਧੁਨੀ-ਪ੍ਰਦੂਸ਼ਣ ਵੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਮੋਟਰ ਗੱਡੀਆਂ ਅਤੇ ਦੇ ਕੰਨ ਪੜਵਾਏ, ਹਾਰ, ਵਿਵਾਹ ਅਤੇ ਹੋਰ ਸਮਾਗ~ ਸਮਾਗਮਾਂ ਵਿੱਚ ਉੱਚੀ ਅਵਾਜ਼ ਵਿੱਚ ਚੱਲਣ ਵਾਲੇ DJ ਆਦਿ ਨੇ ਮਨੁੱਖ ਦਾ ਜਿਉਣਾ ਦੁਰਭੰਗ ਕਰ ਦਿੱਤਾ ਹੈ।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

ਉਪਰੰਤ ਸੁੱਟ ਦੇਣ ਵਾਲੀਆਂ ਵਸਤਾਂ ਦੀਆਂ ਵਰਤੋਂ ਜ਼ਿਆਦਾ ਕਰਨ ਲੱਗਿਆ ਹੈ ਵਿਭਿੰਨ ਸਮਾਗ~ ਅਹ ਸਮਗਰਾਂ ਵਿੱਚੋਂ ਵਰਤਣ ਵਰਤ ਕੇ ਸੁੱਟਣ ਵਾਲਿਆਂ ਪਲੇਟਾਂ, ਗਲਾਸ ਅਤੇ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਖ਼ਰਾਬ ਚੀਜਾਂ ਦੀ ਅਹ ਮੁਰੰਮਤ ਕਰਨ ਦੀ ਥਾਂ ਨਵੀਆਂ ਚੀਜ਼ਾਂ ਖ਼ਰੀਦਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਅਜਿਹੇ ਸਾਡੇ ਅਜਿਹੇ ਕੰਮਾਂ ਨਾਲ ਧਰਤੀ ਇੱਕ ਵੱਡੇ ਕਬਾੜਖਾਨੇ ਦਾ ਰੂਪ ਧਾਰਨ ਕਰ ਰਹੀ ਹੈ, ਸਾਨੂੰ ਆਪਣੀਆਂ ਲੋੜਾਂ ਨੂੰ ਸੀਮਿਤ ਰੱਖਣਾ ਚਾਹੀਦਾ ਹੈ। ਦੁਬਾਰਾ ਵਰਤਣਯੋਗ ਚੀਜਾਂ ਦੀ ਵਰਤੋਂ ਅਹ ਚਾਹੀਦਾ ਹੈ ਅਤੇ ਚ~ ਖ਼ਰਾਬ ਚੀਜਾਂ ਨੂੰ ਸੁੱਟ ਕੇ ਨਵੀਂਆਂ ਖਰੀਦਣ ਦੀ ਥਾਂ ਪੁਰਾਣੀਆਂ ਚੀਜ਼ਾਂ ਦੀ ਨਿਰਮਤ ਨੂੰ ਅਹ ਕਰਵਾਉਣੀ ਚਾਹੀਦੀ ਹੈ। ਵਾਤਾਵਰਣ ਪ੍ਰਤੀ ਮਨੁੱਖੀ ਫ਼ਰਜ਼, ਧਰਤੀ ਅਤੇ ਇਸ ਦਾ ਜੀਵਨ ਅਨੁਕੂਲ ਵਾਤਾਵਰਨ ਦਾ ਅਨੁਕੂਲ ਖ਼ਜ਼ਾਨਾ ਹੈ ਮਨੁੱਖ ਨੂੰ ਅਹ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਸਵਾਰਥ ਲਈ, ਤਰੱਕੀ ਦੇ ਨਾਂ 'ਤੇ ਇਸ ਦਾ ਖਿਲਵਾੜ ਕਰੇ, ਆਪਣੀ ਮਾਂ ਧਰਤੀ ਦੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਸਾਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ, ਇਸ ਇਹਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ

ਜੂਨ ਦਾ ਦਿਨ ਹਰ ਸਾਲ ਵਾ~ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਾਰੇ ਅੱਜ ਪਰ ਅੱਜ ਪ੍ਰਦੂਸ਼ਣ ਦੀ ਸਮੱਸਿਆ ਇੰਨੀ ਭਿਆਨਕ ਹੋ ਗਈ ਹੈ ਕਿ ਸਾਡਾ ਹਰ ਪਲ ਵਾਤਾਵਰਨ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਆਪਣਾ ਹਰ ਕਦਮ ਅਹ ਕਰਮ ਕਰਨ ਤੋਂ ਪਹਿਲਾਂ ਸਾਨੂੰ ਵਾਤਾਵਰਨ ਬਾਰੇ ਸੋਚਣਾ ਚਾਹੀਦਾ ਹੈ ਜਾਗਰੂਕ ਹੋ ਕੇ ਕੰਮ ਕਰਨ ਲਈ ਇਹ ਸਮੱਸਿਆ ਦੂਰ ਹੋ ਗ~ ਸਕਦੀ ਹੈ, ਵਾਤਾਵਰਨ ਪ੍ਰਤੀ ਜਾਗਰੂਕਤਾ, ਪੰਜਾਬੀ ਪੰਜਾਬ ਪ੍ਰਦੂਸ਼ਣ control board ਵਾਤਾਵਰਨ ਦੀ ਸੰਭਾਲ ਅਤੇ ਵੱਧ ਰਹੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਮੋਟਰ ਗੱਡੀਆਂ ਦਾ ਪ੍ਰਦੂਸ਼ਣ check ਕਰਵਾ ਕੇ certificate ਲੈਣਾ ਵੀ ਜ਼ਰੂਰੀ ਹੈ, ਭਗਤ ਪੂਰਤੀ ਸਿੰਘ ਅਹ ਪਿੰਗਲਵਾੜਾ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਯੋਗਤਾ ਪਾਉਂਦੇ ਰਹੇ ਹਨ।

ਆਪ ਅਹ ਸਾਫ਼ ਸਫ਼ਾਈ ਕਰਵਾ ਕੇ ਆਪ ਨੇ ਬਹੁਤ ਹੀ ਪ੍ਰਸੰਸਾਯੋਗ ਕੰਮ ਕੀਤੇ ਹਨ, ਅਜਿਹੀ ਸ਼ਖ਼ਸੀਅਤਾਂ ਨੂੰ ਸਾਨੂੰ ਪ੍ਰੇਰਿਤਾ ਪ੍ਰੇਰਨਾ ਲੈ~ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਪ੍ਰਦੂਸ਼ਣ ਘੱਟ ਕਰਨ ਦੇ ਵਿੱਚ ਸ~ ਅਹ ਸਮਰੱਥਾ ਅਨੁਸਾਰ ਆਪਣੀ ਯੋਗਤਾ ਦਿਖਾਉਣੀ ਚਾਹੀਦੀ ਹੈ ਅਹ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁੱਥਰਾ ਰੱਖਣਾ ਸਾਡੀ ਖੁੱਦ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ

ਸਾਡਾ ਆਹ ਜਿੰਨਾ ਸਾਡਾ ਆਲਾ ਦੁਆਲਾ ਹੀ ਸਰੱਖਿਅਤ ਰਹੇਗਾ ਓਨਾ ਹੀ ਸਾਡੇ ਆਉਣ ਵਾਲਾ ਭਵਿੱਖ ਵਧੀਆ ਹੋਵੇਗਾ ਜਿਸ ਨਾਲ ਸਾਨੂੰ ਅਹ ਬਹੁਤ ਸਾਰੀਆਂ ਅਹ ਬਿਮਾਰੀਆਂ ਨੂੰ ਦੂਰ ਹੋ ਜਾਣਗੀਆਂ ਕੀਟਨਾਸ਼ਕ ਰਸਾਇਣਿਕ ਖਾਦਾਂ ਦੀ ਭੂਮੀ ਵਰਤੋਂ ਨਾਲ ਅਹ ਬਹੁਤ ਸਾਰੀ ਸਾਡੀ ਪਾਣੀ ਪ੍ਰਦੂਸ਼ਣਾਂ ਦਾ ਕਾਰਨ ਬਣ ਰਹੀ ਹੈ। ਇਸ ਨਾਲ ਜਿੱਥੇ ਮਿੱਟੀ ਦੇ ਤੱਤ ਵਿਚਲਾ ਸੰਤੁਲਨ ਖਰਾਬ ਹੋ ਰਿਹਾ ਹੈ, ਵੀ ਇੱਥੇ ਤੱਕ ਕਿ ਫਲ, ਸਬਜ਼ੀਆਂ, ਅਨਾਜ ਤੇ ਵੀ ਬੁਰੇ ਪ੍ਰਭਾਵ ਪੈ ਰਿਹਾ ਹੈ ਇਸ ਨਾਲ ਸਬਜ਼ੀਆਂ ਅਤੇ ਅਨਾਜ ਦੀ ਵਰਤੋਂ ਨਾਲ ਜੀਵਿਤ ਪਈਆਂ ਵਿੱਚ ਕਈ ਕਿਸਮਾਂ ਦੇ ਰੋਗ ਪੈਦਾ ਹੋ ਰਹੇ ਹਨ, ਰੋਗ ਜਿਸ ਨਾਲ ਸਾਨੂੰ ਰੋਗ ਪੈਦਾ ਹੋਣ ਕਾਰਨ ਸਾਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਾਡੇ ਅਹ ਹਵਾ ਸਾਡੇ ਵਾਤਾਵਰਨ ਦਾ ਅਹਿਮ ਤੱਤ ਹੈ, ਜਿਹੜੀ ਜੀਵਨ ਜਗਤ ਨੂੰ ਜ਼ਿੰਦਾ ਰੱਖਣ ਲਈ ਜ਼ਰੂਰੀ ਹੈ ਜ~ ਇਸ ਨਾਲ ਅਹ ਸਾਡੇ ਵਾਤਾਵਰਨ ਵਿੱਚ ਕਾਰਬਨ ਹਾਈਡਰੋਕਸਾਈਡ ਦੀ ਮਾਤਰਾ ਬਹੁਤ ਵੱਧ ਰਹੀ ਗਈ ਹੈ, ਕੋਲਾ, ਪੈਟਰੋਲੀਅਮ, ਡੀਜ਼ਲ ਅਤੇ ਹੋਰ ਬਾਲਣਾਂ ਦੀ ਵੱਧ ਰਹੀ ਵਰਤੋਂ ਇਸਦਾ ਮੁੱਖ ਕਾਰਨ ਹੈ, ਕਾਰਖਾਨਿਆਂ ਤੇ ਪੈਟਰੋਲ ਗੱਡੀਆਂ ਤੋਂ ਪੈਦਾ ਹੋਣ ਵਾਲੇ ਜ਼ਹਰੀਲਾ ਧੂੰਆਂ ਹਵਾ ਪ੍ਰਦੂਸ਼ਣ ਵਿੱਚ ਲਗਾਤਾਰ ਵੱਧ ਰਿਹਾ ਹੈ ਸਰਕਾਰ ਦੁਆਰਾ ਪਾਬੰਦੀਆਂ ਲਗਾ~ ਲਾਏ ਜਾਣ ਦੇ ਬਾਵਜੂਦ ਕਣਕ ਅਤੇ ਝੋਨੇ ਦੀ ਨਾੜ ਨੂੰ ਅੱਗ ਲਾਈ ਜਾਂਦੀ ਹੈ ਇਸ ਨਾਲ ਪੈਦਾ ਹੋਣ ਵਾਲਾ ਧੂੰਆਂ ਤਾਂ ਹਵਾ ਨੂੰ ਹੋਰ ਵੀ ਜ਼ਿਆਦਾ ਪ੍ਰਦੂਸ਼ਿਤ ਕਰਦਾ ਹੈ, ਅਤੇ ਇਹਨਾਂ ਦਾ ਔਰ ਇਹਨਾਂ ਨਾਲ ਓਜੋਨ ਪਰਤ ਵਿੱਚ ਛੇਕ ਹੋ ਰਿਹਾ ਹੈ। ਪਾਣੀ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ, ਹਵਾ ਪ੍ਰਦੂਸ਼ਣ ਕਾਰਨ ਸਾਹ ਕਿਰਿਆ ਨਾਲ ਸੰਬੰਧਿਤ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ ਵੱਧ ਰਹੀ, ਇਸਦਾ ਕਾਰਨ ਸਾਨੂੰ ਕਈ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮੁੱਚੇ ਵਾਤਾਵਰਨ ਦੇ ਆਧਾਰ ਤੇ ਅਹ ਹਵਾ, ਭੂਮੀ ਅਤੇ ਸ਼ੋਰ ਦੇ ਪ੍ਰਦੂਸ਼ਣ ਦਾ ਮੁੱਖ ਮੰਨੇ ਜਾਂਦੇ ਹਨ,

ਧੌਣ ਲਈ ਵਰਤੇ ਜਾਂਦੇ ਡਿਟਰਜੈਂਟ ਪਾਊਡਰ ਅਤੇ ਸਭ ਤੋਂ ਵੱਡੇ ਪਾਣੀ ਦੇ ਸੋਮਿਆਂ ਜਿਵੇਂ ਦਰਿਆ ਝੀਲਾਂ, ਸਮੁੰਦਰਾਂ ਅਤੇ ਧਰਤੀ ਦੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਪ੍ਰਦੂਸ਼ਣ ਕਰ ਦਿੱਤਾ ਹੈ।

ਅਤੇ ਭਿਆਨਕ ਅਹ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪ੍ਰਦੂਸ਼ਣ ਕਾਰਨ ਪ੍ਰਦੂਸ਼ਣ ਪੈਦਾ ਕਰਨ ਵਾਲੇ ਇਹਨਾਂ ਕਾਰਨਾਂ ਨੂੰ ਪ੍ਰਦੂਸ਼ਣ ਕਿਹਾ ਕਿਹਾ ਜਾਂਦਾ ਹੈ। ਸਾਸਰੀਕਾਲ ਜੀ ਮੈਂ ਮੋਹਾਲੀ ਦਾ ਰੇਹਾਨ ਵਾਲਾ ਹਾਂ ਤੇ ਮੈਂ ਮਤਲਬ ਕੇ ਭਾਈ ਧਰਨੇ ਤੇ ਜਾਣਾ ਹੈ ਹੁਣ ਪੇਹ੍ਲਾਂ ਮੈਂ ਦਿੱਲੀ ਮੋਰਚੇ ਤੇ ਰਹ੍ਯ ਜੀ ਦੋ ਸਾਲ ਤੇ ਹੁਣ ਦੋ ਸਾਲ ਤੇ ਜੀ ਆਪਾਂ ਨੇ mission ਫ਼ਤੇਹ ਕਾਰ੍ਯ ਜੀ ਆਪਣਾ ਤੇ ਸਾਨੂ ਬੋਹਤ ਓਖਣਾ ਜੇਯ ਲਾਗਿਯਾਂ ਸਾਡੇ ਨਾਲ ਦੇ ਬੋਹਤ ਸ਼ਹੀਦ ਹੋਗੀ ਜੀ ਤੇ ਅਸੀਂ ਓਥੇ ਜੀ ਸਾਰੇ ਦੇਖੀ ਦੇ ਦਿੱਲੀ ਚ ਲੰਗਰ ਲਾ ਕੇ ਰਖ੍ਯਾ ਜੀ ਕੋਈ ਸੋਖੀ ਗਲ ਨਾਈ ਦਿੱਲੀ ਚ ਲੰਗਰ ਲਾਨਾ ਜੀ ਕੋਈ ਸੋਖੀ ਗਲ ਨਹੀ ਹੈ ਜੀ ਆਪਾਂ ਨੇ ਏਇਕ ਏਇਕ ਬੰਦੇ ਨੂ ਰੋਟੀ ਖਿਲਾਨੀ ਜੀ ਲੋਕਾਂ ਨੂ ਆਪਣਾ ਘਰ ਸੰਭ੍ਨਾ ਬੋਹਤ ਓਖਾ ਹੋ ਜਾਂਦਾ ਤੇ ਅਸੀਂ ਸਾਰੇ ਪੰਜਾਬ ਚ ਲੰਗਰ ਲੇ ਹੋਆਯ ਨੇ ਮੋਹਾਲੀ ਚ ਲੰਗਰ ਲੇ ਹੋਆਯ ਨੇ ਤੇ ਪੋਰੀ ਬਹ੍ਰਤ ਚ ਜੇ ਕਿਸੇ ਬਾਹਰ ਲੇ ਦੇਸ਼ ਵੀ ਨਾ ਕੋਈ ਦਿੱਕਤ ਅਵੇ ਬਹਿਰ ਤੇ ਸਾਡੇ ਪੰਜਾਬ ਦੇ ਲੋਗ ਬੋਹਤ ਵਾਦਿਯ ਨੇ ਜੀ ਅੰਨ ਪੂਰਵਕ ਨੇ ਜੀ ਆਯ ਸਬ ਨੂ ਰੋਟੀ ਤੋਂ ਪੋਖਾ ਨਾਈ ਰੇਹਾਨ ਦੇਂਦੀ ਜੀ ਕਿਸੇ ਨੂ ਭੂਖਾ ਨਾਈ ਸਨ ਦੇਂਦੀ ਜੀ ਹਨ ਏਇਕ ਬਾਬਾ ਪੰਡਿਤ ਆਯ ਜੀ ਊ ਭੁਖਾ ਰਹੰਦਾ ਜੀ ਤੇ ਓਨੁ ਕੋਈ ਕਾਮ ਨਾਈ ਹੈ ਜੀ ਕੋਈ ਕਾਮ ਨਾਈ ਹੈ ਜੀ ਕਦੀ ਆਪਣਾ ਮੁੰਡਾ ਕਦੀ ਆਪਣਾ ਮੁੰਡਾ ਫੈਂਟ ਦੇ ਜੀ ਕਦੀ ਡਾਸਰ ਫੈਂਟ ਦੇ ਜੀ video ਬਾਲੀ ਬਣਾਈ ਜਹਾਂ ਚ ਏਨੁ ਕੋਈ ਕਾਮ ਨਾਈ ਹੈ ਜੀ ਬਾਕੀ ਜੀ ਹੁਣ ਖਾਂ ਵਾਸ੍ਟੀ ਪਾਣੀ ਦੀ ਬੋਤਲ ਲੇ ਕੇ ਯਾ ਜੀ ਮੈਂ ਆਪਣੀ ਪਾਣੀ ਪੀਵਾਂ ਵੀ ਰੂਪੀ ਦੀ ਪਾਣੀ ਦੀ ਬੋਤਲ ਹੂਊਇ ਕ੍ਯਾ ਜਮਾਨਾ ਆਗਯਾ ਜੀ ਪਾਣੀ ਮੋਉਲ ਮਿਲਣ ਲਾਗ ਗਯਾ ਜੀ ਦੋਧ ਤਨ ਠੇਲਿਯਾਂ ਮਾਂ ਆਂ ਲਾਗ ਗਯਾ ਜੀ ਬਾਸ ਹੁਣ ਸਮੋਸਾ ਸਮਸਾ ਵੀ ਲਾਯਾਨਾ ਪਾਵੀ ਹੈ ਜੀ ਕਿਆ ਕਰੇਂ

ਤੇ ਹੁਣ ਗਰ੍ਮਿਯਾਂ ਦਾ ਮੋਸਮ ਆਗਯਾ ਜੀ ਮਚਾਰ ਮੁਚਾਰ ਵੀ ਬੋਹਤ ਆ ਪੋੰਦਿਯਾਂ ਆ ਜਾਣੀ ਜੀ ਮੀਹ ਬਰਸਾਤ ਦਾ ਮੋਸਮ ਆਯ ਜੀ ਪਟੀ ਚਾਰੀ ਜਾਂਦੇ ਆਯ ਜੀ ਤੇ ਤਾਰੇ ਤਿਮ੍ਤੀਮੈ ਜਾਂਦੀ ਜੀ ਆਯ ਜੀ ਪਤਾ ਨਾਈ ਕਿਆ ਚਾਕਰ ਆਯ ਜੀ ਤੇ ਏਇਕ ਠਾਕੁਰ ਹੋਮੇ ਸਟੇ ਆਯ ਜੀ ਏਥੇ ਮਾਨ ਪਿੰਡ ਚ ਏਥੇ ਮਤਲਬ ਜੀ ਬੋਹਤ ਕਰੇ ਡਾਰ ਆਯ ਜੀ ਏਥੇ ਬੋਹਤ ਖਾਂ ਦਾ ਬੋਹਤ ਉਧਰ ਚਲਦਾ ਜੀ ਮੈਂ ਤਾਂ ਅਠ ਨੋ ਹਜ਼ਾਰ ਦੇਣਾ ਜੀ ਮੇਰੇ ਕੋਲ ਬੋਹਤ ਗਰੀਬੀ ਆਈ ਯਜ਼ੀ ਤੇ ਹੁਣ ਮੈਂ ਦੇਖੋ ਜੀ ਸਾਰਾ ਦਿਨ ਕਾਮ ਕਰਦਾ ਜੀ ਵੀਲਾ ਜਮਾ ਨਾਈ ਜੀ ਮੈਂ ਰਹੰਦਾ ਜੀ ਕਿਸੇ ਨਾਲ ਵੀ ਕਾਲ ਤੇ ਗਲ ਕਰਨੀ ਪੇਨੀ ਮੈਂ ਕਾਲ ਕੋਲ ਤੇ ਵੀ ਨਾਈ ਗਲ ਕਰਦਾ ਹੇਗਾ ਜੀ ਕਿਸੇ ਨਾਲ ਮੈਂ phone ਚ recharge ਤਕ ਮੈਂ ਨਾਈ ਕਰਾਂਦਾ ਜੀ ਬਾਸ ਕਿਸੀ ਦਾ hotspot ਲਾਯਾ ਜੀ

ਤੇ ਕਾਖਾਂ ਚ ਕੋਈ ਕਿਸੇ ਨੂ ਡੰਗਰ ਨੂ ਭੀ ਦਾਤੀ ਦੁਤਿ ਟੁਟ ਜਾਂਦੀ ਆਯ ਜੀ ਵਿਚੋਂ ਓਸ ਡੰਗਰ ਨੂ ਓਸ ਡੰਗਰ ਦਾ ਵੀ ਸੋਚਣਾ ਪੈਂਦਾ ਜੀ ਕਿਸੇ ਨੂ ਅੰਡੇ ਜਾਂਦੇ ਦੇਖ ਲਾਯਾ ਜੀ ਕਿਸੇ ਨੂ ਕੁਛ ਕਰ ਲਾਯਾ ਕਿਸੇ ਨੂ ਕੁਛ ਕਰ ਲਾਯਾ ਜੀ ਕਿਸੀ ਨੂ ਛੇਰ ਲਾਯਾ ਕਿਸੀ ਕਾ ਪੁਥ ਨਾਮ ਲੇਟੀ ਜੀ ਅਹਿ ਬਾਸ ਪੰਜਾਬੀ ਸਭ੍ਯਾਚਾਰ ਹੈ ਜੀ ਭੀ ਬਾਲਾ ਕਿਸੇ ਨੂ ਮਰਾ ਚੰਗਾ ਵੀ ਨਾਈ ਕਹਨਾ ਚੀ ਦਾ ਸਾਡੀ ਗਲਤੀ ਆਯ ਜੀ ਅਸੀਂ ਗਲਤੀ ਮੰਡੇ ਆਂ ਜੀ ਭੀ ਅਸੀਂ ਛੇਰ ਦੇਣੇ ਆਂ ਜੀ ਪਰ ਆਯ ਜੀ ਏਹੋ ਜੀ ਪ੍ਯਾਰ ਆਯ ਜੀ ਓਨਾਂ ਨੂ ਪ੍ਰਤੀ ਸਦਾ ਪ੍ਯਾਰ ਆਯ ਜੀ ਤੇ ਹੁਣ ਦੇਖੋ ਜੀ ਚਨਾ ਆਯ ਜੀ ਜੇਰਾ ਚਾਰਾਂ ਸਿੰਘ ਤਨੁ ਪਹਲੀ ਵੀ ਦਸ੍ਯ ਹੋਣਾ ਜੀ ਮੈਂ ਊ ਚਨਾ ਆਯ ਜੀ ਪਤਲਾ ਸੁਖਯ ਹੋਯਾ ਜੀ ਮੂ ਓਦਾ ਚਨੇ ਵਰਗਾ ਆਯ ਜੀ ਤੇ ਓਨੁ ਚੋਲਾ ਕਹਨੀ ਆ ਜਿਵੇਂ ਪੰਜਾਬੀ ਚ ਵੇਸੇ ਤਾਂ ਤੇ ਓ ਨਾ ਓਨੀ ਹੁਣ ਮੁੰਡਾ ਜੀ ਗੋਦ ਲਾਯਾ ਜੀ ਕੁਜ ਦਮ ਦੁਮ ਹੈ ਨਾਈ ਤਾਂ ਓਨੇ ਮੁੰਡਾ ਗੋਦ ਲਾਯਾ ਜੀ ਜਮਾਂ ਦਾ ਜੀ ਜਮਾਂ ਹੈ ਜੀ ਹੁਣ ਬੋਹਤ ਬੇਗਾਰਤ ਬੰਦਾ ਆਯ ਜੀ ਚਿਤਾ ਬੇਚੀ ਆਯ ਜੀ ਗਲਤ ਗਲ ਆਯ ਜੀ ਅਸੀਂ ਬਹੁ ਵਾਰੀ complaint ਕਰੀ ਪਰ ਕੋਈ ਊ ਨਾਈ ਹੈ ਜੀ ਉਨਕਾ ਜੀ ਮੰਗਾ ਮੂੰਗਾ ਜੀ ਸਹੀਦੀ ਕਾ ਜੀ ਹਵੀਲੀ ਵੀ ਕਹ ਦਾਨ ਜੀ ਊ ਦੰਗੇਰ ਚਾਰੀ ਜਾਂਦਾ ਓਦਾ ਬੁਰਾ ਜੀ ਸਾਰਾ ਦਿਨ ਊ ਚਿਤਾ ਲਾ ਕੇ ਪੇ ਆਯ ਜੀ ਕਿਦਰ ਕਦੀ ਦੋਸ੍ਰਾਯ ਦਾ ਬਿਗਾਨਾ ਪੁਤ ਵੀ ਬਿਗਾਰ ਦੀਨ ਜੀ ਏਨੁ ਅਸੀਂ ਗਲਤ ਗਲ ਆਯ ਜੀ ਆਯ ਕਾਮ ਗਲਤ ਕਰਦੇ ਆਂ ਜੀ ਆਪਾਂ ਨਾ ਨਾਸ਼੍ਯਾਂ ਪ੍ਰਤੀਕ ਖਿਲਾਫ਼ ਯਜ਼ੀ ਇਨਾਂ ਦੇ ਦੇਖੋ ਜੀ ਹੁਣ ਕਿਸੇ ਦੇ ਪੁਤ ਨੂ ਲਾਉਣ ਗੇ ਜੀ ਕਲ ਨੂ ਸਦਾ ਲਗੀ ਗਾ ਜੀ ਕੋਈ ਚੰਗੀ ਗਲ ਨਾਈ ਹੈ ਜੀ

ਫੇਰ ਮੇਰੇ ਕੋਲ cycle ਆਯ ਜੀ cycle ਤੇ ਅਸੀਂ ਘੋਰੇ ਤਕ ਜਾ ਆਨੇ ਜੀ market ਚਿਕ੍ਯਾਂ ਤਕ ਜਾ ਆਨੇ ਜੀ ਫੇਰ ਹੁਣ ਡੰਗਰਾਂ ਦਾ ਵੀ ਕਰ ਕੇ ਹਤ੍ਯਾ ਜੀ ਮੈਂ ਹੁਣ ਹੁਣ school ਜਾ ਰਹੇ ਆਯ ਜੀ ਬਚੀ ਨੂ ਮੈਂ ਕੀਨੀ ਵਾਰੀ ਕਹਯ ਜੀ ਏਨੁ ਭਾਈ ਕੋਈ ਟੀਮ change ਕਰਦੋ ਜੀ ਇੰਦਾ ਹਾਂ ਦੇਖੋ ਹੁਣ ਸਾਡੇ ਬਾਰੇ ਸੰਨੀ ਨਾ ਹੁਣ ਗੁਲਾਬੀ ਬੁਇਲ੍ਡਿੰਗ ਛਾਤੀ ਆਯ ਜੀ ਓਨੁ ਪਤਾ ਨਾਈ ਕੀ ਸੋਚ ਕੇ ਰੰਗ ਕਾਰ੍ਯ ਜੀ ਸਾਰੀ building ਜੀ ਗੁਲਾਬੀ ਕਰਤੀ ਤੇ ਏਇਕ ਪਹਲੀ ਸਾਡੇ ਪਿੰਡ ਚ ਗੁਲਾਬੀ ਆਯ ਜੀ ਏਇਕ ਗੁਲਾਬੀ ਹੋਗੀ ਹੁਣ ਦੇਖੋ ਜੀ ਆਪਾਂ ਤਾਂ ਕੀ ਕਹ ਸਕਦੇ ਆਂ ਜੀ ਇਨਾਂ ਨੇ ਆਪਣਾ ਪੈਸਾ ਲਾਨਾ ਜੀ ਆਪਣਾ ਪੈਸਾ ਲਾਉਣ ਗੇ ਜੀ

ਤੇ ਇਨਾਂ ਦਾ ਕੋਈ ਕਾਰੋਬਾਰ ਨਾਈ ਹੈ ਜੀ ਕਹੰਦਾ ਸਾਰੀਆਂ ਨਨੂ ਪਿੰਡ ਚ ਗਾਹ ਪਾਯਾ ਹੋਯਾ ਜੀ ਸਦਾ ਗਿਓਆ ਮੈਂ banana bananas ਕਾ business ਹੈ ਜੀ ਖਾ bananas ਲੇਲਾ ਕਿਲਾ ਐਵੇ ਕੇਹੰਡੀ ਜੀ ਗਾਹ ਲੇਲਾ ਕਿਲਾ ਤੇ ਹੁਣ ਦੇਖੋ ਜੀ ਬਰਸਾਤ ਦੇ ਮੋਸਮ ਜੀ ਸਾਡੇ ਲਾਗ ਜੀ ਏਇਕ ਗੰਦਾ ਨਾਲਾ ਹੈ ਜੀ ਊ ਨਾ ਓਥੇ ਜੇਰੇ ਮਚੀ ਫਾਰ੍ਨਾਯ ਆਲੀ ਨੂ ਹੁੰਦਾ ਜੀ ਊ ਵਿਚ ਪਾ ਕੇ ਰਹੰਦਾ ਜੀ ਦੋ ਤੀਨ ਮਾਚਿਯਾਂ ਤਾਂ ਕੀ ਫਾਰ੍ਨਿਯਾਂ ਜੀ ਓਨੇ ਦਾਦੂ ਫਾਰ੍ਨਾਯ ਜੀ ਓਹੀ ਖਾਈ ਜਾਂਦਾ ਜੀ ਬਾਸ ਊ ਤੇ ਏਨਾ ਗੰਦਾ ਬੰਦਾ ਜੀ ਏਨੁ ਸਾਰੇ ਮਚੀ ਚੋਰ ਕੇਹ੍ਨ੍ਡੇ ਆਯ ਜੀ ਤੇ ਹੁਣ ਦੇਖੋ ਜੀ ਆਪਾਂ ਹੁਣ ਤੇ ਧੂਪ ਜੀ ਨਿਕਲੀ ਹੋਈ ਜੀ ਕਪਰੇ ਕੁਪ੍ਰੀ ਵੀ ਅਸੀਂ ਧੋਨੀ ਜੀ ਬਾਸ ਹੁਣ ਨਾਹਨ ਵੀ ਹੈ ਜੀ ਧੂਪ ਠੰਡੇ ਪਾਣੀ ਮੈਂ ਚੰਗੀ ਗਲ ਤੇ ਹੈ ਨਾਈ ਜੇ ਨਾ ਨਾਹੈਯਾਯ ਜੀ ਆਜ ਦਸਵੀ ਆਯ ਜੀ ਲੰਗਰ ਖਾ ਕੇ ਅਨਾ ਜੀ ਮਤਾਂ ਓਦਾਂ ਦੇਖਣਾ ਆਯ ਜੀ ਤੇ ਦੇਖੋ ਜੀ ਹੁਣ ਕੋਈ ਦਿਨ ਟੁਹਾਰ ਵੀ ਏਜੰਡੇ ਆਯ ਜੀ ਅਸੀਂ ਦੀਵਾਲੀ ਨੂ ਜੀ ਪਾਤਕੀ ਫੋਰ੍ਡੀ ਨਾਈ ਜੀ ਹੇਗੇ ਤੇ ਜੀ ਹੁਣ ਦੇਖੋ ਜੀ pollution ਹੋਂਦਾ ਓਦੇ ਨਾਲ ਜੀ ਚੰਡੀਗੜ੍ਹ ਦੇ ਜੀ ਅਸੀਂ ਚੰਡੀਗੜ੍ਹ ਚ ਅਸੀਂ ਵਾਦਿਯ ਮਤਲਬ ਕੇ ਘੁਮ੍ਡੀ ਰੇਹ੍ਨ੍ਡੇ ਜੀ ਅਸੀਂ ਪਰ ਅਸੀਂ pollution ਨਾਈ ਜੀ ਕਰਦੇ ਹੇਗੇ ਜੀ ਹੁਣ ਦੇਖੋ ਜੀ ਦਿਨੋ ਦਿਨ ਦਿਨ ਤੇ ਦਿਨ ਲੰਗੜੀ ਜਾ ਰਹੀ ਜੀ ਹੋਲੀ ਵੀ ਆ ਰਹੀ ਆਯ ਜੀ ਕੋਲ ਜਾਂਦੇ ਆਯ ਜੀ ਜੀ ਓਥੇ ਵਾਦਿਯ ਜੇਯਾਗੁਦ ਮਿਲ ਜਾਂਦਾ ਜੀ ਮਤਲਬ ਕੇ ਜੀ ਅਸੀਂ ਓਥੇ ਵਾਦਿਯ ਯਾਰ ਬੇਲਿਯਾਂ time spend ਕਰਦੇ ਆਂ ਜੀ ਮਤਲਬ ਕੇ ਜੀ ਆਪਾਂ ਹੁਣ ਜੇ ਪਰਹੁ ਲਿਖੁ ਗੇ ਨਾਈ ਆਪਾਂ ਕਿਸੇ ਨਾਲ ਗਲ ਵੀ ਨਾਈ ਕਰ ਸਕਦੇ ਜੀ ਤੇ ਆਪਾਂ ਗਲ ਨਹੀ ਕਰੁਣ ਗੇ ਜੀ ਕਲ ਨੂ ਕੋਈ ਓਰ ਚਾਕਰ ਹੂ ਗਾ ਜੀ ਕਲ ਨੂ ਆਪੇ ਨਿਯਾਨੀ ਕਹੁ ਗੇ ਜੀ ਤੁਸੀਂ ਤਾਂ ਪਰ੍ਹੇ ਨਾਈ ਸਾਨੂ ਪਢ਼ਾ ਰਹੀ ਆਂ ਜੀ ਤੇ ਹੁਣ ਦੇਖੋ ਜੀ ਗਰ੍ਮਿਯਾਂ ਅਗੈਯਾਂ ਜੀ AC ਲਾਨਾ ਪੀਨਾ ਜੀ AC ਲਾ ਲੂ ਕੇ ਜੀ ਅਸੀਂ ਪੀ ਜਯਾ ਕਰਨਾ ਜੀ ਸਹਮ ਨੂ ਜੀ ਹੁਣ ਦੇਖੋ ਜੀ ਲਾਇਟ ਵੀ ਥੋਰ ਹੈ ਜੀ AC ਵਾਲਾ ਬੰਦਾ ਵੀ ਕਿਆ ਕਰੇ ਜੀ generator ਲਾਨਾ ਪੀਨਾ ਜੀ ਆਪਣਾ ਬਿਜਲੀ ਗ੍ਰਿਡ ਹੈ ਜੀ ਆਪਣਾ ਈ ਆਯ ਜੀ ਊ ਤੀਨ ਸੋ ਵੀ KV ਆਯ ਜੀ ਕੁਛ ਨਹੀ ਬੰਦਾ ਹੈ ਜੀ ਮੇਨੂ ਪਤਾ ਹੈ ਜੀ ਮੈ ਸ਼ੁਲਾਭ ਸੇਤਮ ਵਾਲਾ ਵੀ ਘਰ ਬਨਵਾਨਾ ਹੈ ਜੀ ਹਰ ਵੇਲਾ ਬਾਦੁ ਪੈਸਾ ਜੀ ਅਪਨੇ ਕੋਲ ਹੁਣ ਅਪਨੇ ਪਿੰਡ ਚ ਜਾਦੀ ਜਮੀਨ ਆਯ ਜੀ ਜਾਦੀ

ਖਾਨਾ ਸਿਖਯ ਆਯ ਜੀ ਹੋਰ ਤਾਂ ਕੁਛ ਨਾਈ ਜੀ ਲੋਗ ਥਿਯਾਂ ਮਾਰਦੇ ਆਯ ਜੀ ਊ ਕਰਦੇ ਜੀਆ ਅਸੀਂ ਤਾਂ ਅਸੀਂ ਕਿਲੇ ਚੋਣ ਜੀ ਬੀ ਕਿਲੇ ਤਾਂ ਮੈਂ ਗੁਰ੍ਦ੍ਵਾਰੀ ਦਾਨ ਕਿਤੇ ਹੋਆਯ ਆ ਜੀ ਪਰ ਆਯ ਕਾਮ ਲੋਕਾਂ ਦਾ ਗਿਨਾਨੀ ਵਾਲਾ ਗਲਤ ਆਯ ਜੀ ਹੁਣ ਦੇਖੋ ਜੀ ਸਾਡੇ ਪਿੰਡ ਚ ਜੀ ਜੇਰੀ ਬਿਜਲੀ ਦੀ ਤਾਰ ਨਾ ਜੀ ਬੋਹਤ ਨੇਵੀ ਆਯ ਜੀ ਜਦੋਂ ਬਿਜਲੀ ਦੀ ਤਾਰ ਲਾਗ ਜੇ ਕੈਰ੍ਰੰਟ ਲਾਗ ਜੇ ਬੰਦਾ ਬਚੇ ਗਾ ਨਿਆ ਜੀ ਏਇਕ ਆਯ ਜੀ ਸ਼ਿੰਦੋ ਦਾ ਪਾਲੀ ਆਯ ਜੀ ਜੀ ਊ ਸਾਰਾ ਦਿਨ ਏਡ੍ਰ ਉਦਰ ਫਿਰਿ ਜਾਂਦਾ ਆਯ ਜੀ ਭਾਭੀ ਨੂ ਆਪਣੀ ਨੂ ਦੇਖੀ ਜਾਂਦਾ ਆਯ ਜੀ ਊ ਗਲਤ ਗਲ ਆਯ ਜੀ ਹੁਣ ਜੀ ਕਈ ਵਾਰ ਲਾਲੀ ਲਾਲੀ ਨੂ ਲਾਲੀ ਨਾਲ ਆਯ ਛੇਰ ਖਾਣੀ ਕਰ ਦੇਂਦਾ ਆਯ ਜੀ ਲਾਲੀ ਧਰ ਦੇਂਦਾ ਆਯ ਜੀ ਕਥਾ ਓਦਾ ਬਾਰਾ ਪੈ ਓਦਾ ਹਕ਼ ਬੰਦਾ ਧਾਰਨੀ ਦਾ ਤੇ ਆਯ ਬਾਵੀ ਦੇ ਚਾਚੀ ਚੂਚੇ ਦਾ ਮੁੰਡਾ ਹੇਗਾ ਜੀ ਊ ਨਾ ਬਵੇ ਦੇ ਭਾਈ ਦਾ ਮੁੰਡਾ ਜੀ ਪੈਣ ਦਾ ਮੁੰਡਾ ਜੀ ਹਾਂਜੀ ਹੁਣ ਕੀ ਕਹਨਾ ਆਯ ਹੁਣ ਪੈਣ ਪੈ ਨੇ ਚਲੋ ਜੋ ਮਰਜੀ ਲਾ ਲੋ ਜੀ ਹੁਣ ਜੋ ਹੈ ਹੈ ਹੁਣ ਦੇਖੋ ਜੀ ਆਯ ਆਯ ਆਯ ਜੀ ਬਵੇ ਦਾ ਮੁੰਡਾ ਏਨੁ AIDS ਆਯ ਵੀ ਗੰਦੀ ਬੇਮਾਰੀ ਆ ਤੇ

ਗਈ ਚੰਡੀਗੜ੍ਹ ਤੋਂ ਮੈਂ ਗਈ ਮਨਾਲੀ, ਉੱਥੇ ਗਏ ਅਸੀਂ ਘੁੰਮਣ ਘੁੰਮਣ ਨਾਲ ਅਸੀਂ ਪਹਾੜਾਂ ਤੇ ਗਏ ਪਹਾੜਾਂ ਤੇ ਅਸੀਂ ਮੈਂ ਮੇਰੇ ਬੱਚੇ ਸਾਰੇ ਗਏ ਸਾਰੇ ਪਰਿਵਾਰ ਗਏ। ਤੇ ਅਸੀਂ ਉੱਥੇ ਅਸੀਂ ਵੀ ਅਹ ਆਪਣਾ ਘੁੰਮੇ ਫਿਰੇ ਘੁੰਮੇ ਫਿਰੇ ਅਸੀਂ ਪਹਾੜਾਂ ਤੇ ਗਏ ਪਹਾੜਾਂ ਤੇ ਅਸੀਂ ਵੀ ਬਰਫ਼ ਦੇ ਗੋਲੇ ਬਣਾ ਬਣਾ ਕੇ ਇੱਕ ਦੂਜੇ ਤੇ ਸੁੱਟੇ ਸਾਨੂੰ ਬਹੁਤ ਮਜ਼ਾ ਆਇਆ। ਤੇ ਅਸੀਂ ਅਸੀਂ ਕਾਰਾਂ ਤੇ ਵੀ ਬੈਠੇ ਤੇ ਅਸੀਂ ਝਰਨਿਆਂ ਦੇ ਥੱਲੇ ਵੀ ਬੈਠੇ ਤੇ ਅਸੀਂ ਮੈਂ ਅਸੀਂ ਮ~ ਅਸੀਂ ਲੀਚੀਆਂ ਖਾਧੀਆਂ, ਆੜੂ ਖਾਧੇ, ਸੇਬ ਵੀ ਬੜੇ ਮਿੱਠੇ ਸੀ ਤੇ ਸਾਨੂੰ ਬਹੁਤ ਵਧੀਆ ਲੱਗਿਆ, ਫਿਰ ਅਸੀਂ ਉੱਥੋਂ ਦੀ ਫਿਰ ਅਸੀਂ ਗਏ ਦਿੱਲੀ, ਅਸੀਂ ਗਏ ਰੇਲ ਗੱਡੀ ਤੇ ਰੇਲ ਗੱਡੀ ਤੇ ਸਾਨੂੰ ਇੰਨਾ ਕੁ ਛੁੱਕ ਛੁੱਕ ਛੁੱਕ ਛੁੱਕ ਦੀ ਆਵਾਜ਼ ਆਈ ਬਹੁਤ ਸੋਹਣਾ ਲੱਗਿਆ ਸਾਨੂੰ ਫਿਰ ਅਸੀਂ ਕੀ ਅਸੀਂ ਸਟੇਸ਼ਨ ਤੇ ਉੱਤਰੇ ਸਟੇਸ਼ਨ ਤੇ ਅਸੀਂ ਇੱਧਰ ਉੱਧਰ ਵੇਖਿਆ ਸਾਨੂੰ ਬਹੁਤ ਅੱਛਾ ਲੱਗਿਆ ਤੇ ਤੇ ਸਾਨੂੰ ਬਹੁਤ ਅੱਛਾ ਲੱਗਿਆ ਅਸੀਂ ਫਿਰ ਗਏ ਅਸੀਂ ਗਏ ਮੈਂ, ਮੈਂ ਆਪਣੇ ਗਈ, ਮੈਂ ਆਪਣੇ ਗਈ ਇਹ ਉੱਥੇ ਮੰਮੀ ਕੋਲੇ ਮੰਮੀ ਕੋਲੇ ਗਈ ਬੇਬੇ ਬਾਪੂ ਵੀ ਸੀ ਮੇਰੇ ਤੇ ਮੇਰੇ ਦਾਦਾ ਦਾਦੀ ਸੀ, ਨਾਨਾ ਨਾਨੀ ਵੀ ਸੀ ਸਾਰਾ ਪਰਿਵਾਰ ਸੀ ਮੈਂ ਆਪਣੇ ਬੱਚਿਆਂ ਨੂੰ ਦੱਸਿਆ ਇਹ ਮੇਰੀ ਚਾਚੀ ਹੈ ਆਹ ਮੇਰਾ ਦਾਦਾ ਹੈ ਆਹ ਮੇਰੀ ਦਾਦੀ ਹੈ, ਆਹ ਮੇਰਾ ਤਾਇਆ ਹੈ ਆਹ ਮੇਰੇ ਬੇਬੇ ਹੈ ਇਹ ਤੇ ਮੈਂ ਸਾਰਾ ਦੱਸਿਆ ਵੀ ਮੈਂ ਇੱਥੇ ਪੜ੍ਹਦੀ ਸੀ ਤੇ ਇੱਥੇ ਮੇਰੀ ਮੰਮੀ ਮੈਨੂੰ ਰੋ~ ਰੋਟੀ ਦੇਣ ਆਉਂਦੀ ਸੀ ਇਹ school 'ਚ ਤੇ ਮੈਨੂੰ ਆਪਣਾ ਬਚਪਨ ਉੱਥੇ ਬੜਾ ਯਾਦ ਆਇਆ। ਤੇ ਮੈਂ ਵੇਖ ਕੇ ਬੜਾ ਰੋਈ ਕਿ ਵੀ ਮੈਂ ਇੱਥੇ ਖੇਡਦੀ ਹੁੰਦੀ ਸੀ ਮੈਂ ਇੱਥੇ ਪਾਰਕ 'ਚ ਖੇਡਦੀ ਹੁੰਦੀ ਸੀ ਤੇ ਮੈਂ ਆਪਣੇ ਬੱਚਿਆਂ ਨੂੰ ਦੱਸਿਆ ਵੀ ਮੈਂ ਇੱਥੇ, ਵੀ ਆਹ ਹੈ, ਆਹ ਗੋਲ ਗੱਪੇ ਖਾਂਦੀ ਸੀ ਇੱਥੇ ਬੈਠ ਕੇ, ਇੱਥੇ ਟਿੱਕੀ ਖਾਂਦੀ ਸੀ ਮੇਰੀਆਂ ਸਾਰੀਆਂ ਸਹੇਲੀਆਂ ਆਉਂਦੀਆਂ ਸੀ। ਤੇ ਮੈਂ ਜਦੋਂ ਨਿੱਕੀ ਨਿੱਕੀ ਹੁੰਦੀ ਸੀ ਮੇਰੇ ਬੇ~ ਬਾਪੂ ਨੇ ਮੇਰੀ ਉਂਗਲ ਫੜ੍ਹ ਕੇ ਮੈਨੂੰ ਨਾਲ ਲੈ ਕੇ ਜਾਣਾ ਮੇਰੀ ਬੇਬੇ ਨੇ ਮਗਰ ਮਗਰ ਆਉਣਾ ਵੀ ਕੁੜੀ ਤੁਹਾਡੇ ਨਾਲ ਹੈ ਤੇ ਫਿਰ ਅਸੀਂ ਫਿਰ ਅਸੀਂ ਸਾਰੇ ਪਾਸੇ ਬਸ ਤੇ ਬਹਿ ਕੇ ਅਸੀਂ ਇੱਧਰ ਵੀ ਜਾਣਾ, ਉੱਧਰ ਵੀ ਜਾਣਾ ਸਾਰੇ ਪਾਸੇ ਅਸੀਂ ਘੁੰਮਣਾ ਤੇ ਵੇਖਣਾ, ਅਸੀਂ ਜੰਤਰ ਮੰਤਰ ਵੀ ਵੇਖਣਾ ਤੇ ਸਾਰਾ ਪਾਸੇ ਜਾਣਾ ਅਸੀਂ ਫਿਰ ਸਾਰੇ ਵੀ ਵੇਖਣਾ ਵੀ ਦਿੱਲੀ ਤਾਂ ਏਡਾ ਵਧੀਆ ਸ਼ਹਿਰ ਹੈ ਫਿਰ ਅਸੀਂ ਜਾਣਾ ਇਹ ਫਿਰ ਅਸੀਂ ਫਿਰ train ਫੜਨੀ ਫਿਰ train ਫੜਕੇ ਅਸੀਂ

ਮੇਰੀ ਭਾਬੀ ਮੇਰੀ ਮੇਰੀ ਮੇਰੀ ਭਾਬੀ ਦੀ ਕੁੜੀ ਮੇਰੇ ਭਾਬੀ ਦਾ ਮੁੰਡਾ ਮੇਰੇ ਹਮ ਤਾਏ ਦਾ ਮੁੰਡਾ, ਮੇਰੇ ਚਾਚੇ ਦਾ ਮੁੰਡਾ, ਮੇਰੀ ਚਾਚੇ ਦੀ ਕੁੜੀ ਤੇ ਫਿਰ ਅਸੀਂ ਸਾਰਿਆਂ ਜਾਣਿਆਂ ਨੇ ਵੀ ਇੱਕ ਪਾਸੇ ਪਾਰਕ 'ਚ ਬੈਠ ਕੇ ਅਸੀਂ ਚਟਾਈਆਂ ਵਿਸ਼ਾ ਕੇ ਰੋਟੀਆਂ ਖਾਧੀਆਂ, ਚਟਣੀ ਨਾਲ, ਲੱਸੀ ਨਾਲ, ਮੱਖਣੀ ਨਾਲ ਤੇ ਮੈਂ ਸਰੋਂ ਦਾ ਸਾਗ ਅਸੀਂ ਬਣਾਇਆ ਸੀ, ਮੱਕੀ ਦੀ ਰੋਟੀ ਬਣਾਈ ਸੀ ਫਿਰ ਅਸੀਂ ਸਾਰਿਆਂ ਨੇ ਖਾਧੀ

ਖੇਡਿਆ ਫਿਰ ਅਸੀਂ ਜਿੱਥੇ ਮਰਜ਼ੀ ਅਸੀਂ ਵੀ ਝੂਟੇ ਫਿਰ ਅਸੀਂ ਪੀਘਾਂ ਲਿੱਤੀਆਂ ਪਾਰਕ 'ਚ ਪੀਂਘਾਂ ਲੈ ਕੇ ਅਸੀਂ ਵੀ ਸਭ ਨੇ ਇੱਕ ਦੂਜੇ ਨਾਲ ਬੜਾ ਅਸੀਂ ਖੇਡੇ, ਪੁਰਾਣੀਆਂ ਪੁਰਾਣੀਆਂ ਗੱਲਾਂ ਛੇੜਨੀਆਂ

ਤੇ ਅਸੀ ਸਾਰੇ ਗਏ ਫਿਰ ਅਸੀਂ ਫਿਰ ਦੁਬਾਰਾ ਫਿਰ ਅਸੀਂ train ਫਿਰ ਅਸੀਂ ਫਿਰ ਅਸੀਂ ਫੜੀ ਰੇਲ ਗੱਡੀ ਫੜ ਕੇ ਨਾ ਫਿਰ ਅਸੀਂ ਚੰਡੀਗੜ੍ਹ ਫਿਰ ਦੁਬਾਰਾ ਆ ਗਏ, ਚੰਡੀਗੜ੍ਹ ਅਸੀਂ ਘੁੰਮਦੇ-ਘੁੰਮਦੇ, ਘੁੰਮਦੇ-ਘੁੰਮਦੇ ਫਿਰ ਅਸੀਂ ਬਹੁਤ ਅਹ ਚੰਡੀਗੜ੍ਹ ਦਾ ਸਾਰਾ ਕੁਛ ਵੇਖ ਲਿਆ ਫਿਰ ਅਸੀਂ ਕਈ ਵਾਰੀ

ਤੇ ਅਸੀਂ ਭੂਆ ਦੇ ਘਰੇ ਗਏ, ਭੂਆ ਨੇ ਸਾਨੂੰ ਲੱਸੀ ਪਿਲਾਈ ਤੇ ਨਾਲ ਮੱਖਣੀ ਨਾਲ ਰੋਟੀ ਖੁਆਈ, ਮੱਖਣ ਏਡਾ ਵਧੀਆ ਚਿੱਟਾ ਦੁੱਧ ਮੱਖਣ ਸੀ ਫਿਰ ਅਸੀਂ ਅਸੀਂ ਇੱਕ ਹੋਰ ਜਗ੍ਹਾ ਅਹ ਭੂਆ ਨੇ ਸਾਨੂੰ ਵੀ ਪਰੋਠੇ ਖਵਾਏ ਗਰਮ ਗਰਮ ਆਲੂਆਂ ਵਾਲੇ, ਮੂਲੀਆਂ ਵਾਲੇ ਅਸੀਂ ਚਾਰ ਦਿਨ ਰਹੇ ਭੂਆ ਘਰੇ ਕਦੇ, ਕਦੇ-ਕਦੇ ਮੂਲੀ ਵਾਲੇ ਕਦੇ ਵੀ ਅਹ ਨ~ ਨ~ ਮੂਲੀ ਵਾਲੇ ਕੀ ਪਾਲਕ ਵਾਲੇ ਕੀ ਮੇਥੀ ਵਾਲੇ ਕੀ ਸਾਗ ਤੜਕਾ ਲਾ ਕੇ ਫਿਰ ਸ਼ਾਮ ਨੂੰ, ਸ਼ਾਮ ਨੂੰ ਵੀ ਅਸੀਂ ਫਿਰ ਦਹੀਂ ਲੱਸੀ ਪੀਂਦੇ ਰਹੇ ਹਾਂ ਤੇ ਚਾਹ ਪਾਣੀ ਵੀ ਬਹੁਤ ਅੱਛਾ ਸਾਨੂੰ ਬਣਾਉਂਦੇ ਰਹੇ ਹੈ ਫਿਰ ਅਸੀਂ ਬੈਠੇ ਰਹਿੰਦੇ ਹਾਂ, ਫਿਰ ਅਸੀਂ ਜਾਂਦੇ ਸੀ ਘੁੰਮ~

ਤੇ ਗੀਤਾਂ ਬੋਲੀਆਂ ਵੀ ਗੀਤਾਂ ਬੋਲੀਆਂ ਨੱਚੇ ਟੱਪੇ ਬੋਲੀਆਂ ਪਾਈਆਂ ਸਾਰਿਆਂ ਨੇ ਪੰਜਾਬੀ ਸੂਟ ਪਾਏ ਜੁੱਤੀ ਪਾਈ, ਫਿਰ ਅਸੀਂ ਘੁੰਮਦੇ ਘੁੰਮਦੇ ਫਿਰ ਅਸੀਂ ਬਾਜ਼ਾਰ ਗਏ ਤੇ

ਅਸੀਂ ਡੋਲੀ ਦੇ time ਤੇ ਅਸੀਂ ਬਹੁਤ ਵਿਆਹ 'ਚ ਦੇ time ਤੇ ਅਸੀਂ ਬਹੁਤ ਜ਼ਿਆਦਾ ਨੱਚੇ, ਏਦਾਂ ਨੱਚੇ ਸਾਨੂੰ ਖ਼ੁਸ਼ੀਆਂ ਆ ਗਈਆਂ, ਤੇ ਅਸੀਂ ਏਡਾ ਖੇ~ ਅਸੀਂ ਏਦਾਂ ਨੱਚੀ ਗਏ, ਨੱਚੀ ਗਏ, ਫਿਰ ਮੇਰੇ ਦਿਓਰ ਦੇ ਵਿਆਹ 'ਚ ਅਸੀਂ

ਸਾਨੂੰ ਨੀ ਪਤਾ ਲੱਗਾ ਵੀ ਵੀ ਇਹ ਇੰਨਾ ਸੋਹਣਾ ਵਿਆਹ ਹੋ ਗਿਆ। ਤੇ ਫਿਰ ਅਸੀਂ ਇੱਧਰ ਉੱਧਰ ਵੀ ਜਾਂਦੇ ਰਹੇ, ਸਾਰਾ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਘੁੰਮਣ ਗਏ। ਘੁੰਮਣ ਤੋਂ ਬਾਅਦ ਅਸੀਂ ਅਸੀਂ ਕੀ ਅਸੀਂ ਸਾਰੇ ਪਾਸੇ ਜਾਂਦੇ ਰਹੇ ਤੇ ਇਉਂ ਫਿਰ ਅਸੀਂ, ਫਿਰ ਅਸੀਂ ਚੰਡੀਗੜ੍ਹ ਦੇ ਅਸੀਂ ਗਏ ਸੁਖਣਾ ਝੀਲ ਗਏ, ਸੁਖਣਾ ਝੀਲ ਤੇ ਅਸੀਂ ਸਾਰਾ ਵੇਖਿਆ ਵੀ ਅਸੀਂ ਸਾਰੇ ਜਾਣੇ ਉੱਥੇ ਬੈਠੇ ਹੋਏ ਹਾਂ, ਤੇ ਅਸੀਂ ਖਾਂਦੇ ਪੀਂਦੇ ਪਏ ਹਾਂ ਅਸੀਂ ਗੱਲਾਂ ਮਾਰੀ ਜਾਂਦੇ ਹਾਂ ਨਾਲ ਰਲ ਕੇ ਮੇਰੀ ਮੇਰੀ ਵੀ ਮੇਰੀ ਦਰਾਣੀ ਇੱਡੀ ਚੰਗੀ ਆਈ ਹੈ ਬਹੁਤ ਅੱਛੀ ਆਈ ਹੈ ਤੇ ਅਸੀਂ ਸਾਰੇ ਪਾਸੇ ਜਾਂਦੇ ਰਹੇ ਹਾਂ ਵੀ ਅਸੀਂ ਫਿਰ ਉਸ ਤੋਂ ਬਾਅਦ ਅਸੀਂ ਕਿ ਫਿਰ ਅਸੀਂ ਆਪਣੇ ਘਰੇ ਆ ਗਏ ਰੋਟੀ ਪਾਣੀ ਫਿਰ ਰਾਤ ਦਾ ਕੰਮ ਹੋ ਗਿਆ ਰੋਟੀ ਪਾਣੀ ਸਾਰਾ ਕੁਛ ਹੀ ਖਾਧਾ ਪੀਤਾ ਫਿਰ ਅਸੀਂ ਇੱਧਰ ਗਏ ਉੱਧਰ ਗਏ ਸਾਰੇ ਪਾਸੇ ਗਏ ਫਿਰ ਕਿ ਫਿਰ ਅਸੀਂ ਫਿਰ ਅਸੀਂ ਕਿ~ ਕਿਤਾਬਾਂ ਆਪਣੇ ਪੰਜਾਬੀ ਦੀਆਂ ਕਿਤਾਬਾਂ ਪੜ੍ਹੀਆਂ ਆਪਣੇ enojoy ਕੀਤਾ ਸਾਰੇ ਅਸੀਂ ਸਾਰਾ ਕੁਛ ਅਹ ਖੇਡਦੇ ਰਹੇ ਫਿਰ ਅਸੀਂ ਮੰਜੇ ਡਾਹੇ ਮੰਜੇ ਡਾਹਣ ਨਾਲ ਸਾਰਿਆਂ ਨੂੰ ਦੁੱਧ ਗਰਮ ਗਰਮ ਦਿੱਤਾ, ਮੰਜੇ ਡਾਹਣ ਡਾਹ ਕੇ ਤੇ ਸਾਰੇ ਕਹਿਣ ਲੱਗ ਗਏ ਵੀ ਬੜਾ ਵਧੀਆ ਦੁੱਧ ਹੈਗਾ ਹੈ ਤੇ pure ਦੁੱਧ ਹੈਗਾ ਹੈ ਅਸੀਂ ਕਿਹਾ ਗਾਵਾਂ ਮੱਝਾਂ ਦਾ ਦੁੱਧ ਹੈ ਇਹ ਤਾਂ ਵੀ pure ਦੁੱਧ ਹੈ, ਤੇ ਤੇ ਬੱਚਿਆਂ ਨੂੰ ਵੀ ਸਿਖਾਇਆ ਹੈ ਵੀ ਦੁੱਧ ਪੀ ਕੇ ਸੌਣਾ ਸੋਇਆ ਕਰੋ ਤੇ ਤੇ ਫਿਰ ਅਸੀਂ ਘੁੰਮਦੇ ਰਹੇ।

ਸਾਰਿਆਂ ਨੂੰ ਅਸੀਂ ਖੁਆਂਦੇ ਰਹੇ ਬਣਾ ਬਣਾ ਕੇ ਦਿੰ~ ਤੇ ਜਿਹੜਾ ਜਿਹੜਾ ਕੋਈ ਸਾਡੇ ਤੋਂ ਮੰਗੀ ਜਾਵੇ ਅਸੀਂ ਬਣਾ ਬਣਾ ਕੇ ਤੇ ਅਸੀਂ ਅਸੀਂ ਇਉਂ ਕ~ ਫਿਰ ਅਸੀਂ ਵਿਆਹ, ਫਿਰ ਅਸੀਂ ਫਿਰ ਅਸੀਂ ਕਿਸੇ ਦੇ ਘਰੇ ਗਏ, ਚਾਚੀ ਘਰੇ ਗਏ। ਉਸ ਤੋਂ ਬਾਅਦ ਤਿਆਰ ਹੋ ਕੇ ਫਿਰ ਅਸੀਂ ਫੇਰਾ ਪਾਉਣ ਗਏ ਫੇਰਾ ਪਾਉਣ ਫੇਰਾ ਪਾਉਣ ਗਏ ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਫੇਰਾ ਪਾਉਣ ਗਏ ਫਿਰ ਬੜੀ ਸੇਵਾ ਕੀਤੀ ਫਿਰ ਅਸੀਂ ਫਿਰ ਅਸੀਂ ਆਏ ਫਿਰ ਉਹਨਾਂ ਦੇ ਘਰੇ ਬੈਠੇ, ਫਿਰ ਅਸੀਂ ਉਹਨਾਂ ਨੇ ਸਾਨੂੰ ਬਹੁਤ ਕੁਛ ਖੁਆਇਆ ਏਡਾ ਕੁਛ ਖੁਆਇਆ ਵੀ ਅਸੀਂ ਸਾਡਾ ਤਾਂ ਸਾਨੂੰ ਅਸੀਂ ਖ਼ੁਸ਼ ਹੋ ਗਏ ਵੀ ਸਾਡੀ ਇੱਡੀ ਸੋਹਣੀ ਸੇਵਾ ਕੀਤੀ ਅਗਲਿਆਂ ਨੇ ਤੇ ਫਿਰ ਸਾਨੂੰ ਬਹੁਤ ਕੁਛ ਦਿੱਤਾ ਤੇ ਸਾਨੂੰ ਸੂਟ ਵੀ ਦਿੱਤਾ, ਸਾਰੇ ਬੱਚਿਆਂ ਨੂੰ ਵੀ ਦਿੱਤਾ ਮੇਰੇ ਸਰਦਾਰ ਜੀ ਨੂੰ ਵੀ ਦਿੱਤਾ, ਬਹੁਤ ਸੂਟ ਦਿੱਤੇ ਫਿਰ ਸਾਨੂੰ ਅ~ ਸਾਨੂੰ ਅੱਛਾ ਲੱਗਿਆ ਵੀ ਅੱਛੀ ਕਦਰ ਕੀਤੀ ਉਹਨਾਂ ਨੇ ਸਾਡੀ ਫਿਰ ਮੇਰੀ ਦਰਾਣੀ ਨੂੰ ਵੀ ਅਸੀਂ ਲਿਆਏ ਤੇ ਅੱਛਾ ਲੱਗਿਆ ਸਾਨੂੰ ਸਾਨੂੰ ਵਿਆਹ ਦਾ ਤਾਂ ਏਡਾ ਚਾਅ ਸੀ ਨਾ ਵੀ ਇਹ ਵੀ ਅਹ ਵੀ ਸਾਡੇ ਤੇ ਬੱਚੇ ਵੀ ਇੰਨੇ ਖ਼ੁਸ਼ ਹੋਏ ਤੇ ਸਾਡੀ ਸਾਡਾ ਸਾਰਾ ਪਰਿਵਾਰ ਵੀ ਖ਼ੁਸ਼ ਹੋਇਆ ਸਾਰਾ ਕੋਈ ਖ਼ੁਸ਼ ਹੋਏ ਫਿਰ ਅਸੀ ਫਿਰ ਅਸੀਂ ਅਹ ਫਿਰ ਅਸੀਂ ਫਿਰ ਜ~ ਫਿਰ ਅਸੀਂ ਘੁੰਮਣ ਗਏ ਫਿਰ ਅਸੀਂ ਘੁੰਮਣ ਗਏ ਫਿਰ ਅਸੀਂ ਗਏ ਫਿਰ ਅਸੀਂ ਘੁੰਮਣ ਗਏ ਅਸੀਂ ਕਿਹਾ ਵੀ ਹੁਣ ਅਸੀਂ ਕਿੱਧਰ ਜਾਈਏ ਫਿਰ ਸਾਰੇ ਕਹਿੰਦੇ ਵੀ ਆਹ ਪੰਜਾਬ ਵੇਖੋ ਪੰਜਾਬ ਆਪਣਾ ਕਿੰਨਾ ਫਿਰ ਅਸੀਂ ਫਿਰ ਸਾਰੇ ਪਾਸੇ ਅਸੀਂ ਵੇਖਿਆ, ਵੀ ਉੱਥੇ ਵੀ ਵੀ ਰੇਲ ਗੱਡੀ ਆਉਂਦੀ ਪਈ ਆ ਉੱਤੋਂ, ਉੱਤੋਂ ਜਹਾਜ਼ ਟੱਪੀ ਜਾਂਦੇ ਆ, ਇੱਡੇ ਸੋਹਣੇ ਲੱਗੀ ਜਾਂਦੇ ਆ, ਲਾਇਟਾਂ ਛੱਡਦੇ ਜਹਾਜ਼ ਇੱਡੇ ਸੋਹਣੇ ਲੱਗੀ ਜਾਂਦੇ ਨਾ ਫਿਰ ਅਸੀਂ ਤਾਂ ਫਿਰ ਅਸੀਂ ਉੱਥੇ ਜਹਾਜ਼ ਵੇਖਿਆ ਫਿਰ ਮੇਰੇ ਬੱਚਿਆਂ ਨੇ ਬਾਏ ਬਾਏ ਵੀ ਕੀਤੀ ਸਾਰਿਆਂ ਨਾਲ, ਇੰਨਾ ਅੱਛਾ ਲੱਗਿਆ ਸਾਨੂੰ ਪੰਜਾਬ ਦਾ ਫਿਰ ਅਸੀਂ ਕੀ ਕੀਤਾ ਫਿਰ ਅਸੀਂ ਫਿਰ ਅਸੀਂ ਬੈਠੇ ਰਹੇ ਕੰਮ ਕਰਦੇ ਰਹੇ ਅਸੀਂ ਆਪਣੇ ਘਰ ਦਾ ਕੰਮ ਕਰਦੇ ਰਹੇ।

ਅਹ ਆਵਾਜ਼ ਆਉਂਦੀ ਪਈ ਹੈ ਅਸੀਂ ਬੈਠੇ ਹੋਏ ਹਾਂ ਸਾਨੂੰ ਟਾਟਾ ਕਰੀ ਜਾਂਦੇ ਹਾਂ ਤੇ ਸਾਰਿਆਂ ਦਾ ਧਿਆਨ ਰੱਖੀ ਜਾਂਦੇ ਹਾਂ ਤੇ ਫਿਰ ਅਸੀਂ ਵੇਖਿਆ ਵੀ ਫਿਰ ਹੁਣ ਇਹਦੀ ਮੱਖਣੀ ਫਿਰ ਅਸੀਂ ਫਿਰ ਵਿਹਲੇ ਹੋ ਕੇ ਮੱਖਣ ਕੱਢਣ ਲੱਗ ਗਏ ਅਹ ਲੱਸੀ ਕੱਢਣ ਲੱਗ ਗਏ ਫਿਰ ਵੇਖਿਆ ਵੀ ਹੁਣ ਸਾਰਾ ਕੰਮ,

ਵਧੀਆ ਵਧੀਆ ਤੁਸੀਂ ਸੁਣਾਓ? ਹਾਂਜੀ ਮੈਂ ਵੀ ਠੀਕ ਹਾਂ, ਹੋਰ ਕੀ ਕਰ ਰਹੇ

ਤੇ movie ਨੀ ਦੇਖਣ ਲੱਗੇ ਕੋਈ ਅੱਜ ਕੱਲ੍ਹ ਤਾਂ ਨਵੀਂਆਂ ਨਵੀਂਆਂ movies ਆ ਰਹੀਆਂ ਬਹੁਤ ਵਧੀਆ। ਹਾਂ ਯਾਰ ਤੁਸੀਂ ਹੁਣ ਕਹਿੰਦੇ ਪਏ ਉਹ ਤਾਂ ਤੁਸੀਂ ਮੈਨੂੰ ਕੋਈ movie suggest ਕਰ ਦਓ ਕੋਈ ਵਧੀਆ ਜਿਹੀ। ਹਾਂ ਜਿੱਦਾਂ ਅਕਸ਼ੇ ਕੁਮਾਰ ਦੀਆਂ ਆ ਰਹੀਆਂ ਨੇ ਨਾ ਅੱਜ ਕੱਲ੍ਹ movie ਇੱਕ ਸਾਹਰੁਖ ਖ਼ਾਨ ਦੀ ਆਈ ਪਠਾਨ movie ਆਈ ਹੈ, ਉਹ ਵੀ ਬੜੀ ਹੋ ਰਹੀ ਆ ਨਾ gossip ਹੋ ਰਹੀ ਹੈ ਉਹਦੇ ਲਈ ਵੀ, ਕਿ release ਨੀ ਹੋਣੀ